ਚੱਲ ਪਿਆ on ਕੀਤਾ ਗੱਲ ਗੁੱਲ ਕੀਤੀ ਕਰਕੇ ਨਾ ਉਹਨੇ cover ਨੀ ਲਾਇਆ cover ਵਿੱਚ ਪਾਣੀ ਥਾ, ਉਹ ਏਦੀਂ ਚਾਵਲ ਵਾਲੇ ਡੱਬੇ ਚ ਪਾ ਦਿੱਤਾ।

ਉਹਦੇ ਨਾਲ ਪਾਣੀ ਵੀ ਉਹਦੀ display ਵਿੱਚ ਪਾਣੀ ਪੈ ਗਿਆ ਵਾ ਹੁਣ ਹੁਣ ਕਿਆ ਕਰਨਾ ਆਪਣੇ ਆਪ ਹੀ phone display ਨਵੀਂ ਆਉਣੀ ਕਿ ਨਵਾਂ phone ਲੈਣਾ ਨਵਾਂ phone ਨੀ ਲੈਣਾ display ਹੀ ਪਵਾਉਣੀ ਕਿੰਨੇ ਦੀ ਪਊਗੀ? ਪੈ ਜਾਣੀ ਅਹ ਜਦ ਮੇਰੀ ਟੁੱਟੀ ਸੀ ਮੇਰੀ ਚੌਦਾਂ ਚੌਦਾਂ ਸੌ ਦੀ ਪਾਈ ਸੀ।

ਸਿਮਰਨ ਦਾ phone ਵੀ ਖ਼ਰਾਬ ਹੋਇਆ ਵਾ ਉਹਦੇ ਪਰ ਉਹਦੇ ਤਿੰਨ ਹਜ਼ਾਰ ਰੁਪਇਆ ਲੱਗ ਜਾਣਾ। ਬੜਾ ਸੜਾ ਜਿਹਾ phone ਜਾਂ ਤੇ ਨਵਾਂ ਲੈ ਲਵੇ। ਮੈਂ ਉਹਨੂੰ ਇਹ ਕਹਿ ਦਿੱਤਾ ਕਿ ਨਵਾਂ ਲੈ ਲਵੇ ਪਰ ਕਹਿੰਦੀ ਸਰ ਕਹਿੰਦੇ ਪਏ ਕਿ ਸਕੂਲ ਦਾ ਕੰਮ ਆਉਂਦਾ ਕਰਿਆ ਕਰ, ਕਹਿੰਦੀ ਮੈਂ ਹੁਣ ਸਰ ਨੂੰ ਕਿਹਾ ਵੀ ਹੈਗਾ ਕਿ ਮੇਰਾ phone ਖ਼ਰਾਬ ਹੋ ਗਿਆ ਵਾ ਬਾਕੀ ਪਤਾ ਨੀ ਹੈਗਾ ਉਹਨਾਂ ਕੋਲ ਪੈਸੇ ਬਥੇਰੇ ਲੈ ਲੈਣਾ ਉਹਨੇ। ਹਾਂ ਹਾਂ ਪੈਸੇ ਤਾਂ ਬਥੇਰੇ ਆ ਰੱਬ ਦੀ ਦਇਆ ਨਾਲ।

ਹਾਂ ਮੈਂ ਕਿਹਾ ਉਹ ਕਿੱਥੇ ਮੰਨਦੇ ਖ਼ਰਚਾ ਬਥੇਰਾ ਕਰਦੇ। ਹਾਂਜੀ phone ਲੈ ਲੈਣਾ ਵਾਂ ਉਹਦੇ daddy ਤਾਂ ਕਮਾ, ਉਹਦਾ daddy ਉਹਦਾ daddy ਤਾਂ ਕਮਾਉਂਦਾ ਨੀ ਹੈ ਫਿਰ ਉਹਨਾਂ ਕੋਲ ਪੈਸੇ ਕਿੱਥੋਂ ਦੀ ਆਉਂਦੇ।

ਕਿਆ ਕਰਦਾ ਉਹ?

ਓਦਾਂ ਉਹਨੇ ਹਲਵਾਈ ਦਾ ਕੰਮ ਕਰਤਾ ਥਾ, ਹੁਣ ਉਹ ਮਿਸਤਰੀਆਂ ਦਾ ਕਰਨ ਲੱਗ ਗਿਆ, ਉਹਦਾ ਇੱਕ ਕੰਮ ਦਾ ਟਿਕਾਅ ਉਹ ਹੈਗਾ ਹੈ ਕਿੱਤਾ। ਉਹ ਸਾਰਾ ਕੁਛ ਕਰ ਲੈਂਦਾ ਮਜ਼ਦੂਰੀ ਵੀ ਕਰ ਲੈਂਦਾ, ਮਿਸਤਰੀਆਂ ਦਾ ਵੀ ਕਰ ਲੈਂਦਾ ਫਿਰ ਹਲਵਾਈ ਨਾਲ ਵੀ ਕਰ ਲੈਂਦਾ, ਓਦਾਂ ਲੋਕਾਂ ਦੇ ਬਣਾਉਣੇ ਉਹ ਵੀ ਕਰ ਲੈਂਦਾ, ਸਾਰਾ ਕੁਛ ਕਰ ਹੀ ਲੈਂਦਾ।

ਮੈਂ ਕਿਹਾ ਅੱਛਾ ਅੱਛਾ।

ਹੋਰ ਹੋਰ ਕੁਛ ਨੀ ਰਿੰਕੀ ਨੂੰ ਮਾਸੜ ਕਿਹਾ ਕਰਦੇ

ਕੌਣ ਕਹਿੰਦੀ? ਪ੍ਰੀਤੀ ਨੂੰ ਮਾਸੜ ਕਿਹਾ ਕਰਦਾ ਥੇ ਨਾ ਕਿ ਤੂੰ ਹੁਣ ਅੱਗੇ ਪੜ੍ਹ ਲੈ BA ਵਗ਼ੈਰਾ ਕਰ ਲੈ ਹਾਂ ਉਹ ਕਹਿੰਦੀ ਮੈਂ ਨੀ ਪੜ੍ਹਨਾ। ਉਹ ਕਾਹਤੋਂ ਨੀ ਪੜ੍ਹਨਾ ਉਹਨੇ? ਕਿਆ ਪਤਾ ਘਰੇ ਰਹਿਣ ਹਾਏ ਉਹਨੂੰ ਸੋਚਿਆ ਬੰਦਾ ਪੜ੍ਹ ਲਿਖ ਕੇ ਕੁਛ ਕਰ ਲੈਂਦਾ ਕਰ ਲੈਂਦਾ ਕੁਛ ਕਰ ਲੈਂਦਾ। ਪਾਲਰ ਕਹਿੰਦੀ ਪਈ ਪਾਲਰ ਫਿਰ ਭਾਜੀ ਕਹਿੰਦੇ ਕਿ ਦੁਕਾਨ ਨੀ ਖੋਲਣੀ ਹੈਗੀ। ਉਹ ਕਹਿੰਦੀ ਮੈਂ ਦੁਕਾਨ

ਅੱਛਾ।

ਉਹਨੂੰ ਕਹਿ ਪੜ੍ਹ ਤਾਂ ਇੱਥੇ ਚਾਰ ਨਿਆਣੇ ਨੂੰ ਪੜ੍ਹਾ ਤਾਂ ਪੈਸੇ ਰੁਪਈਏ ਬਣ ਜਾਣੇ ਤੁਹਾਡਾ ਤਾਂ ਹੈ ਵੀ ਕਿਆ ਇਹ ਤਾਂ ਹੈਗਾ tuition ਪੜ੍ਹਾਉਂਦੀ ਸੀ ਨਿਆਣਿਆਂ ਨੂੰ ਪਤਾ ਨੀ ਹੁਣ ਉਹ ਵੀ ਹਟ ਗਈ ਸੀ ਪੜ੍ਹਾਉਣੇ ਤੇ। ਉਹਦਾ ਦਿਲ ਨੀ ਕਰਦਾ। ਹਮ ਘਰੇ ਰਹਿੰਦੀ ਚੌਵੀ ਘੰਟੇ ਇਕੱਲੀ।

ਆਹੋ ਓਦਾਂ ਹੋ ਸਕਦਾ ਵੀ ਗੱਲ ਹੋ ਸਕਦੀ ਹੈ ਕਿ ਵੀ ਹੁਣ ਉਹਨੂੰ ਇੰਨਾ ਪਤਾ ਕਿ ਕਮਾਇਆ ਕਰਦਾ ਰਹਿਣ ਦੇ ਤੂੰ ਹਮ ਭਾਜੀ ਕਹਿੰਦੇ ਜਾਂ ਤੂੰ ਕਮਾ ਲਾ ਜਾਂ ਮੈਂ ਕਮਾ ਲੈਨਾ ਹੈ। ਫਿਰ ਅਗਲੀ ਨੇ ਦੇਣੀ ਹੋਈ ਹੈ

ਚੱਲ ਕੋਈ ਨਾ

ਕਮਾ ਉਹਦੇ ਧੋਨੀ ਦੀ ਹੈਗੀ ਹੈ ਤਨਖਾਹ ਵਧੀਆ ਤੇ ਆਰਾਮ ਨਾਲ ਆਪਣੀ ਉਹਨੂੰ ਕਮਾਉਣ ਕਿਆ ਲੋੜ ਹੈ ਜਦ ਉਹਨੂੰ ਉਹੀ ਮਿਲਦਾ।

ਹਾਂ।

ਕਦ ਕਦ ਮਿਲਣੀ ਛੁੱਟੀ ਉਹਨੂੰ? ਸ਼ਾਇਦ ਸਤੰਬਰ ਅਕਬੂਤਰ ਤੱਕ ਆ ਜਾਣਾ ਕਹਿੰਦੇ। ਸਾਲ ਬਾਅਦ ਹੀ ਆ ਜਾਣਾ ਉਹਨੇ? ਹਮ ਸਾਲ ਬਾਅਦ ਹੀ ਆ ਜਾਣਾ। ਕਿਆ ਬਾਤ ਹੈ।

ਅੱਛਾ ਆ ਜਾਣਾ ਹੁਣ ਉਹਨੇ।

ਨਾਲੇ ਓਦਾਂ ਵੀ ਆ ਜਾਣਾ ਓਦਾਂ ਵੀ ਉਹਦੀ ਯਾਦ ਸਤਾਉਂਦੀ ਰਹਿੰਦੀ ਸੀਗੀ। ਹਾਂਜੀ ਹਾਂਜੀ ਉਹ ਤਾਂ ਹੈਗਾ ਸਤਾਉਂਦੀ ਹੀ ਹੋਣੀ। ਹਾਂ ਉਹ ਇੱਕ ਦਿਨ ਨੀ ਕੱਟਿਆ ਉਹਦੇ ਬਿਨਾਂ, ਆਸੇ ਪਾਸੇ ਕਿਸੇ ਦਾ ਵਿਆਹ ਉਹਨੂੰ ਨਾਲ ਲੈ ਕੇ ਆਈ ਹੈ ਹਾਂਜੀ ਨਵਾਂ ਨਵਾਂ ਵਿਆਹ ਹੋਇਆ ਵਾ ਹੁਣੇ ਇਹੀ ਕਰਨਾ ਥਾ। ਆਹੋ ਚਲੋ ਦੇਖੋ

ਜ਼ਿਆਦਾ ਦੱਸਣਾ ਉਹਨੂੰ ਦੇਖ ਦੇਖ ਚੱਲ ਤੂੰ ਆਪਣਾ ਦੇਖ ਮੇਰਾ ਤਾਂ ਕਿਆ ਹੈ ਨਾਂ ਵੀ ਵਿਆਹ ਹੋਇਆ ਕੋਈ ਨੀ।

ਫਿਰ ਤੈਂ ਕਹਿਣਾ ਕਦੋਂ ਮਿਲਾਂ

ਹਾਂ ਮੈਨੂੰ ਪਤਾ ਤੂੰ ਕਿੰਨਾ ਕੁ ਨੀ ਕਹਿੰਦੀ। ਦੇਖ ਲਇਓ ਤੁਸੀਂ ਵੀ ਇੱਥੇ ਮੈਂ ਵੀ। ਕੋਈ ਨਾ ਜੇ ਮੈਂ ਚੱਲ ਗਈ ਕਿਤੇ ਤੇ ਫਿਰ।

ਜੇ ਮੈਂ ਤੁਹਾਡੇ ਨਾਲ ਦੂਜੀ ਉਹ ਹੋ ਗਈ ਆਰਾਮ ਨਾਲ ਸਾਰਾ ਕੁਛ ਛੱਡ ਛੁੱਡ ਕੇ ਨਿਕਲ ਗਈ ਫਿਰ

ਛੱਡ ਛੁੱਡ ਕੇ ਨਿਕਲ ਗਈ ਫਿਰ।

ਕੋਈ ਨੀ ਚਲੇ ਜਾਇਓ ਆਸਟ੍ਰੇਲੀਆ। ਉੱਥੇ ਜਾ ਕੇ ਆਪਣਾ phone number change ਕਰ ਲੈਣਾ ਨਾ ਮੰਮੀ ਦਾ ਦੇਣਾ ਨਾ ਡੈਡੀ ਦਾ ਦੇਣਾ, ਦੀਪੂ ਨੂੰ ਦੇਣਾ, ਬੀਬਨ ਨੂੰ ਦੇਣਾ ਨਾ ਤੈਨੂੰ ਦੇਣਾ ਨਾ ਈਸੂ ਨੂੰ ਦੇਣਾ। ਅੱਛਾ ਕਿਸੇ ਨੂੰ ਵੀ ਨੀ ਦੇਣਾ ਕਿਸੇ ਨੂੰ ਵੀ ਨੀ ਦੇਣਾ। ਚਲੋ ਕੋਈ ਨੀ ਲੋਕਾਂ ਨੂੰ ਤੋਂ ਤਾਂ ਲੱਗ ਜਾਂਦਾ ਪਤਾ ਸਾਨੂੰ ਕਿ ਹਾਂ ਕਿਆ ਚੱਲਿਆ ਕਰਦਾ ਤੁਹਾਡੀ ਜ਼ਿੰਦਗੀ ਚ।

ਨਹੀਂ ਤੇ ਤੂੰ ਕੋਈ ਤਾਂ ਹੋਣਾ ਹੈ। ਹੁਣ ਤੈਂ ਕਿਆ ਮੇਰੇ ਮਗਰ ਖ਼ਬਰੀ ਛੋੜਨੇ। ਨਹੀਂ ਮਤਲਬ ਵੀ ਕੋਈ ਤਾਂ ਲੋਕ ਨਾ ਇਹੀ ਰੱਖਦੇ ਕਿ ਮਤਲਬ ਕਿ ਧਿਆਨ ਇਹੀ ਰੱਖਦੇ ਕਿ ਕਿਹਦਾ ਨਿਆਣਾ ਕਿਆ ਕਰਿਆ ਕਰਦਾ। ਨਹੀਂ ਆਸਟ੍ਰੇਲੀਆ ਨੀ ਹੁੰਦਾ ਏਦਾਂ ਦਾ ਕਿ ਲੋਕ ਨਾ ਕੰਧਾਂ ਨਾਲ ਚਿਪਕ ਚਿਪਕ ਕੇ ਦੇਖ ਦੇਖਦੇ ਹੈਗੇ ਕਿਹਦਾ ਨਿਆਣਾ ਕਿਆ ਕਰਿਆ ਕਰਦਾ। ਅੱਛਾ ਦੇਖ ਲੈਨੀ ਹੈ ਕੋਈ ਨੀ।

ਹਾਂ ਤੇ ਏਦਾਂ ਦਾ ਨੀ ਪਤਾ ਚੱਲ ਲੱਗ ਜਾਣਾ ਪਤਾ

ਹਾਂਜੀ।